ਫਿਰ ਇਹਨੂੰ ਮੈਂ whistle ਨਹੀਂ ਮਰਵਾਉਂਦੀ ਹੁੰਦੀ ਸਿਰਫ ਈਵੇਂ ਉੱਪਰੋਂ ਢੱਕਣ ਦੇ ਕੇ

sim ਤੇ ਰੱਖਦੋ ਚਾਹੇ ਜਿਵੇਂ ਮਰਜੀ ਬੱਸ ਉਹ ਕੱਚਾਪਨ ਜਾ ਦੂਰ ਕਰਨ ਵਾਸਤੇ ਕੀ mix ਹੋ ਜਾਵੇ ਮਸਾਲੇ ਦੇ ਵਿੱਚ ਜਿਹੜੇ ਕੋਫਤੇ ਨੇ ਨਾ ਉਹ ਬਿਲਕੁਲ mix ਹੋ ਜਾਣ ਤਾਂ ਫਿਰ ਨਾਲ ਦੀ ਨਾਲ gas ਅਸੀਂ ਦੋ ਪੰਜ ਮਿੰਟ ਤੋਂ ਪਹਿਲਾਂ ਹੀ ਮੈਂ ਬੰਦ ਕਰ ਦਿੰਦੀ ਆਂ

ਤੁਸੀਂ ਉਹਨੂੰ serve ਕਰ ਸਕਦੇ ਹੋ ਉਪਰ ਥੋੜਾ ਥੋੜਾ ਧਨੀਆ ਕੱਟ ਕੇ ਬਰੀਕ ਬਰੀਕ ਪਾ ਦਿਓ ਹਨਾ ਵਧੀਆ ਲੱਗਦਾ

ਬਣ ਜਾਂਦੀ ਹੈਗੀ ਏ ਕੋਫਤੇ ਦੀ

ਅਹ ਘੀਆ ਕੋਫਤੇ

ਕੀ ਤਰੀਕਾ ਤਾਂ ਮਿਲਦਾ ਜੁਲਦਾ ਹੀ ਹੈਗਾ

ਉਹ ਆ ਕੀ ਤੁਸੀਂ ਆਲੂ ਦੇ ਬਣਾ ਲਏ ਮਲਾਈ ਕੋਫਤੇ ਦੇ ਵਿੱਚ ਅਸੀਂ ਘੀਆ ਪਾ ਲਿਆ ਹਨਾ

ਹਾਂ ਉਹਦੇ ਵਿੱਚ ਮਲਾਈ ਪੈ ਗਈ ਤੇ ਉਹਦਾ ਅਲੱਗ ਆ ਗਿਆ

ਤੇ ਬਾਕੀ ਤਾਂ main reason ਆ ਵੀ ਇੱਕ ਤਾਂ

ਮੈ ਕੱਦੂਕਸ ਕਰਕੇ ਵਿੱਚ ਵੇਸਣ ਪਾਕੇ ਗੁੰਨ ਦਿੰਦੀ ਸੀਗੀ

ਛੋਟੇ ਵੱਡੇ size ਦਾ ਭਾਵੇਂ ਹੁੰਦਾ ਹੋਵੇ ਜੇ ਤੁਸੀਂ ਮੋਟੇ ਮੋਟੇ ਵਿੱਚ ਪਾ ਰਹੇਂ ਓ ਪਕੋੜੇ type ਵੱਡੇ ਵੱਡੇ ਹਨਾ ਇਹ ਤਾਂ ਤੁਸੀਂ ਆਪਣੇ ਹੱਥ ਨਾਲ ਹੀ ਤੁਸੀਂ ਦੇਖਣਾ ਕੀ ਕਿੰਨੇ ਕੁ size ਦੇ ਤੁਸੀਂ ਕੱਢਨੇ ਆ

ਛੋਟਾ ਵੱਡਾ size ਤਾਂ ਤੁਸੀਂ ਆਪ ਦੇਖ ਸਕਦੇ ਓ ਤੇ ਬਾਕੀ ਇਹਦਾ ਵੀ gas ਜਿਵੇਂ ਤੇਲ ਤੇ ਆਪਾਂ ਗਰਮ ਕਰਦੇ ਆ ਤੇਜ ਰਖਦੇ ਆਂ ਜਦੋਂ ਇਹਨੂੰ ਜਿਆਦਾ ਤੇਜ ਨਹੀਂ ਕਰਨਾ ਹੁੰਦਾ ਕਿਉਂਕਿ ਉੱਪਰੋਂ ਉੱਪਰੋਂ ਸੜ ਜਾਂਦੇ ਨੇ

ਨਾ ਜਿਆਦਾ ਨੀ ਕਰਨਾ ਹੈਗਾ sim ਤੇ ਰੱਖ ਕੇ ਹੀ ਕਰੋ ਇਹਨੂੰ medium ਜਾ ਹੋਵੇ ਸੇਕ ਤੇ ਜਿਹੜਾ ਅੰਦਰੋਂ ਬਾਹਰੋਂ ਬਰਾਬਰ ਮਾਤਰਾ ਵਿੱਚ ਹੀ ਪੱਕੇ ਅਹ ਕੋਫਤੇ ਬਣਾਉਣ ਦਾ ਤਾਂ ਇੱਕ ਇਹ ਵੀ ਹੈਗਾ ਅੱਧੇ ਪਕੋੜੇ ਤਾਂ ਏਵੀਂ ਖਾ ਜਾਂਦੇ ਨੇ

ਵਿੱਚ ਖਾ ਜਾਂਦੇ ਨੇ ਜਦੋਂ ਤਲਣ ਲੱਗੋ ਇੱਕ taste ਦਿਖਾਈ taste ਦਿਖਾਈ ਅੱਧੇ ਇਵੀਂ ਖਤਮ

ਉਦਾਂ ਆਪਾਂ ਪਕੋੜਿਆ ਨੂੰ time ਹੀ ਨੀ ਕੱਢ ਆਪਾਂ ਕਿਹ ਦਿੰਦੇ ਆ ਲਓ ਜੀ time ਨੀ ਹੈਗਾ time ਨੀ ਹੈਗਾ ਵੈਸੇ ਪਕੋੜਿਆ ਦੀ ਤਰ੍ਹਾਂ ਈ ਹੁੰਦੇ ਨੇ ਜੇ ਤੁਸੀਂ ਸਬਜੀ ਨਾ ਬਣਾਓ ਤਾਂ ਐਵੇਂ ਵੀ ਖਾ ਲਓ ਇਹ ਵੀ ਇੱਕ snack ਦੀ ਤਰ੍ਹਾਂ ਬਣ ਗਏ

ਕਿਸੇ time ਰੋਟੀ ਨੂੰ ਨਹੀਂ ਦਿਲ ਕਰਦਾ ਚਲੋ ਪਕੋੜੇ ਕੱਢ ਲਓ ਇਹ ਇੱਕ ਤਰ੍ਹਾਂ ਦੇ ਨਾਲੇ ਤਾਂ healthy ਹੋ ਗਏ

ਸ਼ਾਮ ਨੂੰ ਮਤਲਬ ਕੀ ਨਹੀਂ ਦਿਲ ਕਰਦਾ ਵੀ ਆਪਾਂ ਕੋਈ ਚੀਜ ਨਹੀਂ ਘਰ ਚ ਹੈਗੀ ਤਾਂ ਵੇਸਣ ਤਾਂ ਤਕਰੀਬਨ ਘਰ ਚ ਹੁੰਦਾ ਈ ਏ

ਵੀ ਚੱਲ ਆਪਣੇ ਸ਼ਾਮ ਨੂੰ ਵੀ ਉਬਾਲੋ ਜਾਂ ਕੱਚਾ ਕੱਦੂਕਸ਼ ਕਰਕੇ ਵੀ ਕਈ ਬਣਾ ਲੇਂਦੇ ਨੇ

ਕੱਚੇ ਕੱਦੂਕਸ਼ ਕਰਕੇ ਕਈ ਆਲੂ ਦੇ ਵੀ ਕੋਫਤੇ

ਇੱਕ ਤਾਂ ਇਹ ਮਲਾਈ ਕੋਫਤੇ ਚ ਆਲੂ ਉਬਾਲ ਕੇ ਬਣਦੇ ਆ ਨਾ ਇੱਕ ਕਦੁਕਸ ਕਰਕੇ ਵੀ same ਇਹੀ processor ਆ ਨਾ ਉਹਦਾ ਵੀ

ਆਲੂ ਤਾਂ ਹਰ ਇੱਕ ਚੀਜ਼ ਵਿੱਚ ਪੈ ਈ ਜਾਂਦਾ ਆਲੂ ਦਾ ਕੋਈ ਨਹੀਂ ਹੈਗਾ ਕੀ ਤੁਸੀਂ ਪਾ ਸਕਦੇ ਓ ਕੇ ਨਹੀਂ ਪਾ ਸਕਦੇ

ਤੇ ਮੈਂ ਕਦੇ ਕੋਫਤੇ ਕੱਲੇ ਆਲੂ ਦੇ ਨਹੀਂ ਬਨਾਏ ਤੁਸੀਂ ਮਲਾਈ ਕੋਫਤੇ ਜਿਹੜੇ ਬਨਾਏ ਨੇ ਉਹਦੇ ਵਿੱਚ ਆਲੂ ਠੀਕ ਏ

ਤੇ ਪਰ ਆਲੂ ਦੇ ਦੁੱਜੀ ਤਰ੍ਹਾਂ ਕੋਫਤੇ ਕਹਿੰਦੇ ਨੇ ਕੱਦੂਕਸ ਉਹ ਮੈਂ ਵੀ ਨਹੀਂ ਬਨਾਏ ਹੈਗੇ ਸੁਣਿਆ ਸੀ ਵੀ ਕੋਫਤੇ ਦੋ ਤਿੰਨ ਤਰ੍ਹਾਂ ਦੇ ਹੁੰਦੇ ਨੇ ਮੈਂ ਕਿਹਾ ਮੈਂ ਮਲਾਈ ਕੋਫਤਾ ਸੁਣਿਆ ਇਸ ਤੋਂ ਇਲਾਵਾ ਤਾਂ ਨਹੀਂ ਸੁਣਿਆ ਹੈਗਾ ਮੈ ਇੱਕ ਦਿਨ ਪਿੱਛਲੇ ਹਫਤੇ ਬਣਾ ਕੇ ਦੇਖੇ ਚਲ ਵੀ ਮਲਾਈ ਕੋਫਤੇ ਖਾ ਖਾ ਕੇ bore ਹੋਗੇ ਆਂ

ਲੇਕਿਨ ਦੋ ਵਾਰੀ ਬਨਾਏ ਕੋਫਤੇ ਮੇਰੇ ਤਾਂ ਟੁੱਟੀ ਜਾਂਦੇ ਸੀਗੇ

reason ਮੈਨੂੰ ਅੱਜ ਪਤਾ ਲੱਗਿਆ ਹੈਗਾ ਤੁਸੀਂ ਦੱਸਿਆ ਹੈਗਾ ਵੀ ਜਿਸ ਤਰ੍ਹਾਂ

ਹਾਂ ਤੁਸੀਂ ਮਲਾਈ ਕੋਫਤੇ taste ਫਿਰ ਆਪਾਂ ਇੱਕ ਦੂਸਰੇ ਨੂੰ ਭੇਜਾਗੇ ਦੇਖਦੇ ਆ

ਮਤਲਬ ਕਿ ਕਿਵੇਂ ਦਾ ਥੋੜਾ ਨਾਲੇ taste ਵੀ ਅਲੱਗ ਹੋਜੂਗਾ

ਤੇ ਹਰ ਹਫਤੇ ਚਲੋ ਨਵੀਂ ਚੀਜ਼ ਕਿਉਂਕਿ ਉੰਝ ਤਾਂ time ਨਹੀਂ ਮਿਲਦਾ ਇੱਕ Sunday ਹੀ ਹੁੰਦਾ ਵੀ ਆਪਾਂ ਇਸ ਤਰ੍ਹਾਂ ਦੀ ਚੀਜ਼ ਬਣਾ ਸਕਦੇ ਆ sunday ਵੀ ਆ ਹੁਣ ਗਰਮੀ ਦੇ ਦਿਨਾਂ ਵਿੱਚ free ਥੋੜਾ ਜਾ ਮਿਲ ਜਾਣੇ ਨੇ ਨਹੀਂ ਤੇ ਪਹਿਲਾਂ ਤਾਂ ਕਦੇ ਕਿਸੇ ਦਾ ਵਿਆਹ ਵਿਆਹਵਾਂ ਨੇ ਬਹੁਤ ਸਾਰੀ ਸਰਦੀ ਤਾਂ Sunday ਵਿਹਾਵਾਂ ਚ ਹੀ ਨਿਕਲੇ ਨੇ ਕਦੇ ਕਿਸੀ ਦਾ ਵਿਆਹ ਜੀ ਕਦੇ ਕਿਸੇ ਦਾ ਮੰਗਣਾ ਜੀ ਕਦੇ ਕਿਸੇ ਦੀ ਪਾਰਟੀ ਏ ਜੀ

ਛੁੱਟੀ ਆਲੇ ਦਿਨ ਹੀ ਸਾਰੇ function

ਆਪਾਂ ਕਿਸੀ ਦੀ marriage ਤੇ ਵੀ ਜਾਂਦੇ ਆਂ ਉੱਥੇ ਵੀ ਕੋਫਤੇ ਬਣੇ ਹੀ ਹੁੰਦੇ ਨੇ ਜਰੂਰ ਅੱਜਕਲ ਤਾਂ ਵਿਆਹਵਾਂ ਦੇ ਵਿੱਚ ਵੀ ਰੱਖਦੇ ਨੇ ਮਲਾਈ ਕੋਫਤਾ

ਬੱਸ ਉੱਥੇ ਮਲਾਈ ਕੋਫਤੇ ਈ ਹੁੰਦੇ ਨੇ ਘੀਏ ਵਾਲੇ ਤੇ ਨਿ ਹੁੰਦੇ

ਬਰਾਤ ਦੀ ਸੇਵਾ ਚ ਕੋਈ ਪਾਰਟੀ ਕਰਦਾ ਅੱਜ ਕੱਲ ਉੱਥੇ ਵੀ

ਮਲਾਈ ਕੋਫਤਾ main ਹੀ ਹੋਗਿਆ

ਕਿਉਂਕਿ ਬੱਚੇ ਘੀਏ ਦੇ ਨਾਮ ਤੋਂ ਵੈਸੇ ਹੀ ਕਤਰਾਣ ਲੱਗ ਜਾਂਦੇ ਨੇ

ਕੱਦੂ ਤਾਂ ਕਹਿੰਦੇ ਘਰ ਚ ਵਾੜੋ ਹੀ ਨਾ ਚਾਹੇ ਕਿਸੇ ਤਰ੍ਹਾਂ ਦਾ ਵੀ ਆ ਚਾਹੇ ਘੀਆ ਚਾਹੇ ਪੇਠਾ

ਕੋਫਤੇ ਦੇ ਨਾਂ ਤੇ ਥੋੜਾ ਕੁਸ਼ ਹੋਕੇ ਖਾ ਲਿੰਦੇ ਨੇ

ਹਾਂ ਜੇ ਤੁਸੀਂ ਘੀਆ ਕਹੋ ਗਏ ਨਾ ਕੀ ਘੀਏ ਦੇ ਨੇ ਫਿਰ ਖਾਣਗੇ

ਨਹੀਂ ਤੇ ਘੀਏ ਨੂੰ ਦੇਖ ਕੇ ਕਹਿੰਦੇ ਅੱਜ ਸਾਡੀ ਸਾਨੂੰ ਭੁੱਖ ਨੀ ਹੈਗੀ Maggie ਬਣਾ ਦੋ ਰੋਟੀ ਨੀ ਖਾਣੀ ਹੈਗੀ

ਸਭ ਦਾ ਹੀ ਇੱਦਾਂ ਹੀ ਹੋਰ

ਅੱਛਾ ਇਹ ਇਹਦਾ ਇਹ ਵੀ ਆ ਨਾ ਸਬਜੀ ਇਹ ਜਰੂਰੀ ਨੀ ਕੀ ਇਹਦੇ ਨਾਲ ਰੋਟੀ ਖਾਣੀ ਏ ਚੋਲ ਜਾਂ ਕੁੱਝ special ਹਨਾ

ਤੁਸੀਂ ਜਿਹੜੀ ਮਰਜੀ ਇਹਦੇ ਨਾਲ ਰੋਟੀ ਨਾਲ ਖਾ ਸਕਦੇ ਓ

ਤੰਦੂਰੀ ਰੋਟੀ ਹੋਵੇ ਚਾਹੇ simple ਹੋਵੇ ਚਾਹੇ ਕਣਕ ਦੀ ਚਾਹੇ mix ਆਟੇ ਦੀ ਹੋਵੇ ਬਾਜਰੇ ਦੀ ਹੋਵੇ ਹਾਂਜੀ ਰੋਟੀ ਨਾਲ ਈ tasty ਲੱਗਦੇ

ਜਾਂ ਰਾਜਮਹ ਨਾਲ ਖਾਏ ਜਾਂਦੇ ਨੇ ਇਹ ਕੋਫਤੇ ਦੀ ਸਬਜੀ

ਜੇ ਤੁਸੀਂ ਬਾਜਰੇ ਦੀ ਵੀ ਖਾਂਦੇ ਓ ਉਹਦੇ ਨਾਲ ਵੀ ਵਧੀਆ

ਫਿਰ ਤੇ ਜੇ ਭੁੱਖ ਘੱਟ ਲੱਗੀ ਹੋਵੇ ਤਾਂ ਸਬਜੀ ਵੇਖ ਕੇ ਫੇਰ ਹੋਰ ਭਾਵੇਂ ਦੋ ਰੋਟੀਆਂ ਵੱਧ ਹੀ ਖਾਦੀਆਂ ਜਾਣ

ਚਲੋ ਜੀ ਤੁਸੀਂ ਦੱਸਿਆ ਸ਼ੁਕਰੀਆ ਜੀ